ਸਾਈਡ 'ਚ ਇੱਕ ਪੰਖਾ ਲੱਗਿਆ ਹੋਇਆ ਏ ਅਤੇ ਕੈਮਰੇ ਵੀ ਲੱਗੇ ਹੋਏ ਹਨ।

ਦਿੱਖ ਰਹੀ ਹੈ ਅਤੇ ਇੱਥੇ ਖੰਬੇ ਵੀ ਲੱਗੇ ਹੋਏ ਐ ਖੰਬਿਆਂ ਦੇ ਨਾਲ ਤਾਰਾਂ ਲੱਗੀਆਂ ਹੋਈਆਂ ਏ ਅਤੇ।

ਅੱਗੇ ਖਾਣ ਵਾਲੀ ਕੋਈ ਚੀਜ ਰੱਖੀ ਹੋਈ ਐ ਟੇਬਲ ਤੇ ਇੱਕ ਚਸ਼ਮਾਂ ਭੀ--

ਇਹ ਇੱਕ ਦੁਕਾਨ ਹੈ ਦੁਕਾਨ ਦੇ ਅੰਦਰ ਬੜਾ ਸਾਰਾ ਸਮਾਨ ਰੱਖਿਆ ਹੋਇਆ ਏ ਸਾਹਮਣੇ ਬੈਗ --

ਖੜੇ ਐ ਆਸੇ ਪਾਸੇ ਬੜੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਐ ਤੇ ਸਾਹਮਣੇ ਗੰਨੇ ਵੀ ਰੱਖੇ ਹੋਏ ਐ।

ਸਾਹਮਣੇ ਇੱਕ ਮਾਰਕੀਟ ਹੈ ਅਤੇ ਇੱਥੇ ਸਬਜ਼ੀ ਦੀ ਦੁਕਾਨਾਂ ਲੱਗੀਆਂ ਹੋਈਆਂ ਏ ਆਸੇ ਪਾਸੇ ਬਹੁਤ ਸਾਰੀਆਂ ਗੱਡੀਆਂ।

ਅੰਦਰ ਕਾਂਊਟਰ ਤੇ ਲੋਕੀ ਖਲੌਤੇ ਹੈਂ ਤੇ ਸਾਹਮਣੇ ਫ੍ਰਿੱਜ ਵੀ ਲੱਭ ਰਹੀ ਹੈ।

ਆਦਮੀ ਇੱਥੇ ਬੂਟਿਆਂ ਨੂੰ ਲਾ ਰਹੇ ਹੈ ਆਸੇ ਪਾਸੇ ਬਾਉਂਡਰੀ ਬਣੀ ਹੋਈ ਐ।

ਤੇ ਰੈਸਟੋਰੈਂਟ ਦੇ ਸਾਹਮਣੇ ਬੋਰਡ ਤੇ ਬਰਹਮਾਣੀ ਰੈਸਟੋਰੈਂਟ ਲਿੱਖਿਆ ਹੋਇਆ ਹੈ ਨਾਲੇ ਕੋਕਾ ਕੋਲਾ ਵੀ ਲਿੱਖਿਆ ਹੋਇਆ ਏ।

ਇੱਥੇ ਟੇਬਲ ਤੇ ਬਹੁਤ ਵੱਡੀ ਮਛਲੀ ਪਈ ਹੋਈ ਐ ਤੇ ਆਸੇ ਪਾਸੇ ਵੀ ਬਹੁਤ ਸਾਰੀਆਂ ਮੱਛੀਆਂ ਰੱਖੀਆਂ ਹੋਈਆਂ --

ਸਾਹਮਣੇ ਇੱਕ ਬਹੁਤ ਬੱਡਾ ਤਲਾਬ ਹੈ ਅਤੇ ਤਲਾਬ ਦੇ ਚਾਰੋਂ ਪਾਸੇ ਬਾਉਂਡਰੀ ਬਣੀ ਹੋਈ ਐ।